ਇਹ ਫੋਟੋ ਵਿੱਚ ਇੱਕ ਕਮਰਾ ਹੈ ਜਿੱਥੇ ਦੀਆਂ ਕੰਧਾਂ ਵੀ ਬਲੈਕ ਕਲਰ ਦੀ ਹੈ ਤੇ ਸਾਹਮਣੇ ਇੱਕ--

ਕਾਫੀ ਵੱਡੀ ਗਰਾਊਂਡ ਜੀ ਹੈ ਜੋ ਕਿ ਔਰੇਂਜ ਕਲਰ ਦੀ ਹੈ ਜਿਹਤੇ ਵਾਈਟ --

ਟੈਂਕੀਆਂ ਲੱਗੀਆਂ ਹਨ ਤੇ ਉਤੋਂ ਪਿੱਛੇ ਕਾਫੀ ਜਿਆਦਾ ਟਰੀਸ --

ਲੱਗ ਰਹੇ ਹਨ ਤੇ ਇੱਥੇ ਫ਼ਰਸ਼ ਚਿੱਟੇ ਰੰਗ ਦੀਆਂ ਟਾਈਲਾਂ ਦਾ ਹੈ ਤੇ ਲੇਫਟ ਸਾਈਡ ਤੇ ਇੱਕ ਕਾਫੀ ਵੱਡਾ ਸਮਾਨ ਪਿਆ ਹੋਇਆ ਹੈ।

ਇਹ ਇੱਕ ਰੈਸਟੂਰੈਂਟ ਹੈ ਜਿੱਥੇ ਕੀ ਵ੍ਹਾਈਟ ਕਲਰ ਦੀਆਂ ਕੰਧਾਂ ਹਨ।

ਤੇ ਸਾਹਮਣੇ ਕੁਝ ਕਾਲੇ ਕਾਲੇ ਜਿਹੇ ਮੰਦਰ ਬਣੇ ਹਨ ਜੋਕਿ ਜ਼ਾਦਾ ਲੰਬੇ ਤੇ ਦੋ ਹਨ।

ਜਿਹੜਾ ਕੀ ਇਹ ਬੂਟਿਆਂ ਨੂੰ ਤੋੜ ਰਿਹਾ ਹੈ ਤੇ ਨਾਲ ਓਹਦੇ ਇੱਕ ਹੋਰ ਬੰਦਾ ਹੈ ਜਿਹਦਾ ਕੀ ਅਧਾਰ ਲੱਭ ਰਿਹਾ ਹੈ।

ਇਨਾ ਟੀਸ਼ਰਟ ਐਂਡ ਪੈਟ ਪਾਈ ਹੈ ਇਕ ਨੂੰ ਪਰਪਲ ਕਲਰ ਦੀ ਸ਼ਰਟ ਇੱਕ ਨੇ ਵਾਈਟ ਕਲਰ ਦੀ ਸ਼ਰਟ ਪਾਈ ਹੈ।

ਅਹਿ ਇੱਕ ਦੁਕਾਨ ਹੈ ਜਿੰਥੇ ਕੀ ਡਰਾਉਰਾਂ ਵਿਚ ਕੁਝ ਬੈਗ ਪਏ ਹਨ।

ਜੇਹੜੇ ਕੀ ਗ੍ਰੀਨ ਕਲਰ ਦੇ ਹਨ ਤੇ ਇਹਨਾਂ ਦੇ ਥੱਲੇ ਸਟਿੱਕਰ ਵੀ ਲੱਗੇ ਹਨ।

ਪਿੰਕ ਤੇ ਬਲੈਕ ਕਲਰ ਦਾ ਪੋਸਟਰ ਲੱਗਾ ਹੈ ਇੱਥੇ ਗੇਟ ਸ਼ੀਸ਼ੇ ਦੇ ਹਨ ਜਿਨਾਂ ਤੇ ਵੀ ਪੋਸਟਰ ਲੱਗੇ ਹਨ ਤੇ ਚਿੱਟੇ ਰੰਗ ਦੇ ਹ--